ਹੁਣ ਸਾਫ ਆਂਦੀ ਪਈ ਆ

ਇਹ ਉਹ ਸਾਡੀ class ਦਾ ਮੁੰਡਾ ਨੀ ਮੈਨੂੰ ਕਹਿੰਦਾ ਮੈ ਉਹ ਹੀ ਨਾ video insta ਤੇ ਪਾਈ ਸੀ ਮੈਨੂੰ ਕਹਿੰਦਾ ਆਲਮ ਥੋਰੀ ਨਾ ਰ ਫਿਰ ਤੈਨੂੰ ਨੀ ਤੈਨੂੰ ਨੀ ਪਤਾ ਉਹਦਾ ਤੇ ਮੈਨੂੰ ਕਹਿੰਦਾ insta ਤੇ star ਆਗੇ

ਬੜਾ ਹਸਾਉਂਦਾ ਮੈਨੂੰ MSG ਕਰ ਕਰਕੇ ਨੰਨੂੰ ਵਿਚਾਰੀ ਦਾ ਮੁੰਡਾ ਮਰ ਗਿਆ ਈ

ਆਹੋ ਉਹਦਾ ਤਾ ਵਿਚਾਰੀ ਦਾ ਪਤਾ ਏ ਹਮ ਹੋਰ ਬੜੀ ਮਾੜੀ ਹੋਈ ਵਿਚਾਰੀ ਨਾਲ ਆਹੋ ਇਦਾ ਨੀ ਰੱਬ ਨੂੰ ਕਰਨਾ ਚਾਹੀਦਾ ਜੇ ਦਿੱਤਾ ਸੀ ਤੇ ਹੋਰ ਆਹੋ ਆਹੋ ਤਾਡੇ ਪਿੰਡ ਦੀ ਮੀਨਾ ਠੀਕ ਆ ਹਾ ਮੀਨਾ ਵੀ ਠੀਕ ਲੋਕਾ ਨੂੰ ਮੁੁੰਡਾ ਆਹੋ ਆਹੋ ਮਰ ਗਿਆ ਮੁੰਡਾ ਉਹਦਾ

ਤੂੰ ਤਾ ਮੈਨੂੰ ਭਰਾਵਾ ਦੱਸਿਆ ਨੀ ਫੋਨ ਕਰਕੇ ਆਹੋ ਆਹੋ ਬਸ

ਮਰ ਆਹੋ ਤੇ ਤੁਸੀ ਆਗੇ ਸੀ ਘਰ ਆਹੋ ਆਹੋ ਕ ਹੋਰ ਫਿਰ

ਰੋਟੀ ਦਾਲ ਬਣਾਈ ਅੱਛਾ ਅੱਛਾ ਪਹਿਲਾ ਨੂੰ ਕਹਿੰਦਾ ਸੀ ਚਨੇ ਬਣਾਏ ਬੜੀ ਛੇਤੀ ਬਦਲ ਗੀ ਉਹ ਅੱਛਾ ਅੱਛਾ ਕੱਲ ਆਪਾ ਭੀਂਡੀਆਂ ਅੱਜ ਹੋਰ ਤੂੰ ਵੀ ਦੇਲੀ ਓਪਨ ਚ ਦੇਣੇ ਤੇ ਮੇਰੀ ਗੱਲ ਸੁਣੋ

ਮੈ ਸਾਡੇ ਪਿੰਡ ਕਬੂਤਰ ਬੜੇ ਰੱਖੇ ਨਿਆਣਿਆ ਨੇ ਤੇ ਜਿੰਦਾ ਕਬੂਤਰ ਬੱਟੇ ਮਾਰਦੇ ਤੇ ਪੈਪ ਟੁਟ ਗੀ ਸਾਡੀ ਪਾਣੀ ਵਾਲੀ ਹੁਣ ਲੀਕ ਹੁੰਦੀ ਕਬੁਤਰ

ਹੋਰ ਫਿਰ ਆਹੋ ਠੀਕ ਆ dady ਤੇਰਾ ਆਗਿਆ ਆ ਉਹ ਹੋ ਹੋ ਕ ਅੱਛਾ ਅੱਛਾ ਸਮਜਾਇਆ ਕਰ ਆਪਣੇ Daddy ਨੂੰ ਹੈ ਮੈ ਸਮਜਾਇਆ ਕਰ daddy ਆਪਣੇ ਨੂੰ ਪੀਆ ਪੂਆ ਨਾ ਕਰ

ਆਹੋ ਆਹੋ ਕਰਨ ਕਰੋਨ ਆਲੇ ਬੜੇ ਹੋਰ ਟੂਣੇ ਬੜੀਆਂ ਕਰਦੀਆਂ ਪਤਾ ਨੀ ਕੀ ਮਿਲਦਾ ਟੂਣੇ ਕਰਕੇ

ਚੱਲ ਠੀਕ ਆ ਰੂਥ ਹਾ ਚੰਗਾ ਫਿਰ ਮੈ ਰੋਟੀ ਰੂਟੀ ਖਾਲਾ ਚੱਲ ਚੰਗਾ ਮੈ ਦੂਆ ਕਰਨੀ

ਕਿਹਦੀ ਗੱਲ ਕਰ ਹੋ ਤੁਹੀ ਖੁਸ਼ੀ ਗਰੇਵਾਲ ਦੀ ਗੱਲ ਕਰ ਰਹੇ ਤੁਹੀ

ਕਹਿਣ ਦਾ ਮਤਲਬ ਤੂ ਇਹੋ ਜਾ ਮਤਲਬ ਇਹੋ ਜੀਆ ਗੱਲਾਂ ਕਰਨ ਲੱਗ ਜਿਹੜਾ ਬੰਦਾ ਮਤਲਬ ਗੁੱਸਾ ਗੁੱਸਾ ਬੰਦੇ ਨੂੰ AUTOMATIC ਆ ਜਾਂਦਾ ਮਤਲਬ ਮੱਲੋ ਮੱਲੀ ਆ ਜਾਂਦਾ ਮੱਲੋ ਮੱਲੀ ਗੁੱਸਾ ਚੱਲ ਹੁਣ ਦੇ ਯਾਰ understanding ਲਾ ਕੁਛ ਵੀ ਲਾ ਤੂੰ ਸਮਝਦਾਰੀ ਦੀ ਗੱਲ ਕਰਲਾ ਕੋਈ ਬੰਦਾ ਕੀ ਆ ਉਹ ਵੀਰੇ ਗੱਲ ਇਹ ਆ ਬਈ ਆਪਾ ਆਪਣੇ ਸੌ ਪੰਗੇ ਆ ਦਿਮਾਗ ਦੇ ਆ ਕੀ ਹੁਣ ਕਿਹਨੂੰ ਕਿਹਨੂੰ ਹੈੰਡਲੇ ਕਰੀਏ।

ਹੁਣ ਉਹਨੂੰ ਐ ਲੱਗਦਾ ਹੁੰਦਾ ਬਈ ਹਾਂ ਬਈ ਇਹ ਮੇਰੇ ਨਾਲ ਹੀ ਉਹ ਗੱਲ ਕਰੇ ਹੁਣ ਐ ਹੁਣ ਠੇਕਾ ਲਿਆ।

ਜੇ ਤੈਨੂੰ ਮੈਸਜ ਮੂਸਜ ਆਏ ਇੰਸਟਾਗ੍ਰਾਮ ਤੇ

ਉਹਨੂੰ ਇਹੀ ਗੱਲ ਕਹੀ ਬਈ ਬਈ ਉਹਨੂੰ ਨਾ ਸੌ ਪੰਗੇ ਹੈਗੇ ਆ ਉਹਨੂੰ ਨਾ ਇਕ ਅੱਧਾ ਪੰਗਾ ਵੀਰੇ ਮੈਂ ਤਾ ਹਰੇ ਹਰੇਕ ਗੱਲ ਤੇ ਤੇਰੇ ਪੱਖ ਵਿਚ ਹੁੰਦਾ ਵਾਂ ਵਾਲੀ ਕੁੜੀ ਨਾਲ ਗੱਲ ਕਰਦਾ ਰਿਹਾ ਤੇਰਾ ਪੱਖ ਹੀ ਪੂਰਦਾ

ਨਾ ਨਾ ਵੈਸੇ ਹੀ ਕਹਿੰਦਾ ਮੈਂ ਤੈਨੂੰ ਟੈਨਸ਼ਨ ਤਾਂ ਕਾਹਦੀ ਆ ਗੱਲ ਕਰਲਾਗੇ। ਹੁਣ ਹੋਰ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਬਾਕੀ ਸਿਰੇ ਸਰਪੰਚੀ ਜੀਤੀ ਸੀ ਏ ਕੋਈ ਛੋਟੀ ਮੋਟੀ ਗੱਲ ਥੋੜੀ ਆ ਕੋਈ ਕਦੇ ਕੀ ਕਦੇ ਕੀ ਘਰੇ ਵੀ ਦਿੱਕਤਾਂ ਨੇ ਹੁਣ ਦੱਸੀ ਉਹਨੂੰ ਇਹ ਗੱਲ ਦੱਸੀ ਬਈ ਥੋਡੇ ਘਰੇ ਕੋਈ disturb ਸੋਨੂੰ ਸੋਨੂੰ ਕੋਈ ਤੰਗ ਤਾਂ ਨੀ ਕਰਦਾ ਘਰੇ ਆ ਕੇ ਕੋਈ ਕੀ ਤਿੰਨੇ ਜਾਣੇ ਤੰਗ ਕਰਦੇ ਲੋਕ ਆ ਕੇ

ਤੂੰ ਗੱਲ ਕਰ ਉਹਨੇ ਸਮਝੀ ਨੀ ਗੱਲ ਅੱਜ ਤੱਕ ਕਦੇ ਯਾਰਾ

ਉਹਨੇ ਗੱਲ ਸਮਝੀ ਨੀ ਉਹ ਖੁਸ਼ੀ ਨੇ

ਉਹ ਜਿਵੇਂ ਵੀ ਆ ਬਈ ਯਾਰ ਇਨ੍ਹਾਂ ਕਿ ਤਾਂ ਬੰਦੇ ਨੂੰ knowledge ਹੋਣੀ ਚਾਹੀਦੀ ਏ ਸਾਰਾ ਤੋਂ best ਆ ਆਪਾ ਮੂੰਹ ਤੇ ਕਹਿੰਨੇ ਆ ਜਿੰਨਾ ਬੰਦਾ ਉਹ ਜਿੰਨਾ ਬੰਦਾ ਉਹ ਸਮਝਦਾ ਕੋਈ ਨਹੀਂ ਸਮਝ ਸਕਦਾ ਕੁੜੀਆਂ ਵਿਚੋਂ ਕੋ ਕੋ ਕੋਈ ਤਾਂ ਸਮਝਦਾ ਚੱਲ ਮੈਨੂੰ ਮੈਨੂੰ ਸੁਮਨ ਕਹਿੰਦੀ ਕਹਿੰਦੀ ਤੁਸੀਂ ਟਾਈਮ ਨੀ ਕੱਢਦੇ ਮੇਰੇ ਵਾਸਤੇ ਮੈਂ ਟਾਈਮ ਕੀ ਕੱਢਾ ਪ੍ਰੈਸ਼ਰ ਆ ਚੌਵੀ ਘੰਟੇ ਪਿਆ ਰਹਿੰਦਾ ਦਿਮਾਗ ਤੇ। ਮੈਂ ਜਦੇ ਹੁੰਦਾ ਮੈਂ ਹੁੰਦਾ ਕਰ ਲੈਂਦਾ ਵਹਿਲਾ ਹੁੰਦਾ ਜਦੋਂ

ਮੈਂ ਜਦੇ ਫ੍ਰੀ ਹੁੰਦਾ ਮੈਂ ਜਦ ਫ੍ਰੀ ਹੁੰਦਾ ਉਦੋਂ ਤੈਨੂੰ ਫੋਨ ਕਰ ਲੈਂਦਾ ਵਹਿਲਾ ਹੁੰਦਾ ਜਦੋਂ ਸਾਡੇ ਤੱਕ ਕੰਨੇਕਟ ਕਰਾਦੇ ਨਾ ਉਹਨਾਂ ਨਾਲ ਫ੍ਰੀ ਮਹੀਨੇ ਗੱਲ ਕਰ ਲਿਆ ਕਰਾਂਗੇ

ਛੱਡ ਪਰਾ ਫਿਰ ਹੋਰ ਗੱਲ ਨੂੰ ਗੱਲ ਨਾ ਕਰ ਮੈਂ ਜਿਵੇਂ ਮੈਂ ਜਿਵੇਂ ਸੋਚਣਾ ਸੋਚੋ ਫਿਰ ਮੈਂ ਐ ਕਹਿ ਤਾ ਥੋਡੀ ਮਰਜੀ ਆ ਠੀਕ ਆ ਮੈਂ ਮੈਥੋਂ ਨੀ ਮੇਰੇ ਕੋਲ ਨਹੀਂ ਹੁੰਦਾ

ਉਹ ਨੌਰਮਲ ਗੱਲ ਤਾਂ ਕਰ ਈ ਸਕਦਾ ਹੁਣ ਇੱਡੀ ਕਿੱਡੀ ਗੱਲ ਹੁੰਦੀ ਐ। ਤਾਂ ਕਰੂੰਗਾ ਕਰਦੇ ਨੀ ਪਸੰਦ ਨੀ ਉਹਨੂੰ ਮੈਂ ਕੀ ਦੱਸ ਕਰਾ। ਜੇ ਤੈਨੂੰ ਮਜਾਕ ਤੈਨੂੰ normal ਤਾਂ ਕਰੂੰਗਾ ਕਰਦੇ ਨੀ ਪਸੰਦ ਨੀ ਉਹਨੂੰ ਮੈਂ ਕੀ ਦੱਸ ਕਰਾ। ਜੇ ਤੂੰ ਮਜਾਕ ਤੈਨੂੰ ਫਿਰ ਉਹ ਤੈਨੂੰ ਫਿਰ ਭਰਾ ਕਹਿਦੂੰ ਫੇਰ ਤਕੇਗਾ ਤੂੰ ਕੀ ਚੱਕਰ ਆ ਬਈ ਗੱਲ ਆ ਬਈ ਜਦੋਂ ਦਾ normal ਗੱਲ ਵੀ ਕਰੇ ਉਦੋਂ ਤੱਕ ਬੰਦੇ ਦਾ ਟਾਈਮ ਲੰਗ ਜਾਂਦਾ ਆ ਟਾਈਮ ਯਾਰ ਮੈਂ ਦੱਹਦਾ ਉਹ ਨਾ ਕੁਛ ਨੀ ਕਰਦਾ ਗੱਲ ਕਿਹੇ ਨਾਲ ਮੈਨੂੰ ਇੰਨਾ ਪਤਾ ਬਈ ਉਹ ਨਾ ਸਟੋਰੀਆਂ ਪਾ ਕੇ ਸਾਰ ਸਟੋਰੀਆਂ ਪਾਈਆ ਜਾਂਦੀਆ ਚੱਲ ਕੋਈ ਨਾ ਉਹ ਹੋਰ ਟਾਈਪ ਦਾ ਉਹ ਹੋਰ ਟਾਈਪ ਦਾ ਬੰਦਾ ਹੈਗਾ ਪਰ ਵਧੀਆ ਹੈਗਾ ਸਿਆਣਾ ਹੈਗਾ ਗੱਲ ਨੂੰ ਸਮਝ ਲੈਂਦਾ ਉਹ ਛੇਤੀ

ਕੋਈ ਤਾਂ ਗੱਲ ਪਰ ਇਕ ਗੱਲ ਹੈਗੀ ਜਿਹੜੀ ਜ਼ਬਾਨ ਆ ਉਹਦੀ ਜ਼ਬਾਨ ਜੇ ਉਹਨੇ ਐ ਕਹਿ ਤਾਂ ਬਈ ਮੈਂ ਉਸਤੋਂ ਬਾਅਦ ਕੁਛ ਕਹਿੰਦੀ ਨੀ

ਉਹ ਮਾਂ ਦੀ ਧੀ ਨੇ ਕਹਿਣਾ ਨੀਗਾ ਇਦਾ ਜ਼ਬਾਨ ਉਹਦੀ ਇੰਨੀ ਜ਼ਬਾਨ ਆ ਬਈ ਮੰਨ ਗੱਲ ਗੱਲ ਤੇ ਨੀ

ਹਾਂ ਹਾਡੇ ਵਰਗੇ

ਮੈਂ ਪਤਾ ਨੀ ਕੀ ਹੋ ਗਿਆ ਮੇਰਾ ਮੇਰੇ ਮੂੰਹ ਵਿਚੋਂ ਵੀ ਫਿਰ ਨਿਕਲ ਨਾ ਆਉਂਦਾ ਮੈਂ ਯਾਰ ਕਾਹਨੂੰ ਕੁਛ ਕਹਿਣਾ ਯਾਰ ਪਤਾ ਨੀ ਕੀ ਐ ਜਿਵੇਂ ਤੈਨੂੰ ਉਹ ਭੇਜੀ ਜਾਂਦਾ ਸਵੇਰੇ

ਤੈਨੂੰ ਮੈਂ ਸਵੇਰੇ ਜੇ ਬੇਜੀ ਜਾਨਾਂ ਜੇੜਾ ਤੈਨੂੰ ਕੀ ਲੱਗਦਾ ਰਹਿੰਦਾ ਬਈ ਸਟਿੱਕਰ ਜੇ ਏਦਾਂ ਦੇ ਕਿਉਂ ਭੇਜਦਾ ਇਹ ਹੁਣ ਕੁਛ ਕਹਿ ਨਹੀਂ ਸਕਦਾ ਨਾ ਰਿਕਾਰਡਿੰਗ ਚੱਲੀ ਜਾਂਦੀ ਐ ਹੱਸ ਸਕਦੇ ਆ ਬਸ

ਗਁਲ ਮੈਂ ਸਮਝ ਗਿਆ ਵਾ ਤੇਰੀ

ਹੈ ਸਵੇਰੇ ਨਹੀਂ ਭੇਜਦਾ

ਉਨਾਂ ਕਿ ਪਤਾ ਮੈਨੂੰ ਪਤਾ ਬਈ good night ਨਾ ਕਹਿਣ ਨਾਲੋਂ good morning ਜਿਆਦਾ ਬਿਹਤਰ ਆ ਬਈ ਸਵੇਰ ਦੀ ਸਤਿ ਸ਼੍ਰੀ ਅਕਾਲ ਜਿਆਦਾ ਵਧੀਆ ਗੱਲ ਆ

ਕਿਉ ਬੰਦੇ ਦੇ ਉੱਠਣ ਸਾਰ ਜਿਆਦਾਤਾਰ ਕਿੰਨੀ ਵਧੀਆ ਗੱਲ ਆ ਹੁਣ ਕਿਥੇ ਬੰਦਾ ਸੌਂਦੇਂ ਹੋਏ ਕਿਸੇ ਨੂੰ ਯਾਦ ਕਰਕੇ ਸੌਦਾ ਉਹ ਨੀ ਵਧੀਆ ਗੱਲ ਆ

ਉਹਦਾ ਇਕ ਲਾਲ ਪੀਲਾ ਹੋ ਗਿਆ ਮਤਲਬ ਇਕ ਟਾਈਮ ਪਾਸ ਜਿਹੜੀ ਗੱਲ ਹੋ ਗਈ

ਰਿਸ਼ਤੇ ਉਹ ਖਾਸ ਹੁੰਦੇ ਨੇ ਜਿਥੇ ਆਪਾ ਨੂੰ ਸਵੇਰੇ ਸੱਦਿਆ ਜਾਂਦਾ ਚਁਲ ਹੋਣ ਕਈਆਂ ਕੋਲ ਟਾਈਮ ਨਹੀਂ ਹੁੰਦਾ ਉਹ ਗੁਡ ਨਾਈਟ ਹੋ ਜਾਂਦੀ ਐ ਕੀ ਕਰੀਏ ਹੁੰਦਾ ਨਹੀਂ ਇਹ ਉਠ ਕੇ ਸਵੇਰੇ ਬੰਦਾ ਇਕ ਘੰਟੇ ਵਿਚ ਕੁਝ ਵੀ ਕਰ ਸਕਦਾ ਜਿਵੇਂ ਚਾਹੇ ਬੰਦਾ ਅੱਛਾ ਸਾਰਾ ਦਿਨ ਕਿੰਨੇ ਕਿ ਵੇਲੇ ਵਿਚ ਬੰਦਾ ਟਾਈਮ ਕੱਢ ਸਕਦਾ ਪਰ ਸ਼ਾਮ ਨੂੰ ਕੀ ਕਰੂ ਟਾਇਮ ਕੱਢ ਕੇ

ਜਿਉ ਜਿਉ ਉਮਰ ਜਾਈ ਜਾਂਦੀ ਹੈਗੀ ਨਾ ਬੰਦੇ ਦੀ ਟਾਈਮ ਘੱਟਦਾ ਜਾਂਦਾ ਇਹ ਮੇਰੇ ਤੋਂ ਸੁਣ ਲਿਖ ਕੇ ਲੈਲਾ ਤੂੰ ਮੱਤ ਨੀ ਹੁੰਦੀ ਮੱਤ ਨੀ ਹੁੰਦੀ ਮੱਤ ਵੀ ਨੀ ਹੁੰਦੀ ਮੱਤ ਵੀ ਨੀ ਹੁੰਦੀ ਕਿ ਇਕ ਨੰਬਰ ਮੱਤ ਟਾਈਮ ਵੀ ਉਹਨਾਂ ਕੋਲ ਜਿਆਦਾ ਹੁੰਦਾ ਹੈਗਾ ਹਾ ਅਗਲੇ ਤਾ ਨਿਆਣੇ ਨੇ ਯਾਰ ਕੁਛ ਕਹਿੰਦੇ ਨੀਗੇ ਸਮਝਦਾਰੀ ਉਹ ਤਾਂ ਹੁੰਦੀ ਨੀ ਬੰਦੇ ਕੋਲ ਤੇਈ ਚੌਵੀ ਸਾਲ ਬਾਕੀ ਹਾਲਾਤਾਂ ਦੇ ਹਿਸਾਬ ਨਾਲ ਸਮਝਦਾ ਬੰਦਾ

ਮਜਬੂਰੀ ਨੀ ਕੋਈ ਪਰੇਸ਼ਾਨੀ ਨੀ ਉਹ ਉਹ ਬੰਦਾ ਟਾਈਮ ਈ ਟਾਈਮ ਆਉ ਬੰਦੇ ਕੋਲ ਜਿਹਦੇ ਕੋਲ ਹੁੰਦੀ ਆ ਉਹਨੂੰ ਟਾਈਮ ਘੱਟ ਜਾਂਦਾ ਉਹਦੇ ਕੋਲੇ ਕੋਈ ਚੱਕਰ ਨਹੀਂ

ਨਾ ਨਾ ਦੱਸਦੇ ਹੁਣ ਮੈਨੂੰ ਦੱਸਿਆ ਤਾਂ ਕਾਹਨੂੰ ਆ ਹਮ ਵੈਸੇ ਈ ਕਹਿ ਲੱਗਾ ਨਾ ਬਈ ਤੂੰ ਘਰ ਪਰਿਵਾਰ ਏਥੇ ਤੂੰ ਕੀ ਰੱਖਿਆ ਤੂੰ ਕਿਵੇਂ ਆਇਆ

ਮੈਂ ਲੈ ਮੂੰਹ ਤੇ ਕਹਿ ਦਿਨਾਂ ਜਿਹੇ ਨੂੰ ਮੈਂ ਬਾਹਲੀ ਬੇਇਜਤੀ ਕਰੀਦੀ ਮੈਂ ਈ ਪੁੱਛਿਆ ਸੀ ਮੈਂ ਤੂੰ ਘਰ ਛੱਡ ਕੇ ਆ ਗਿਆ ਮੈਂ ਤੈਨੂੰ ਕੀ ਕਾਹਲੀ ਸੀ ਮੈਂ ਤੈਨੂੰ ਮਾਂ ਬਾਪ ਮਾਂ ਬਾਪ ਤੈਨੂੰ ਕੀ ਮਿਲਿਆ ਹੁਣ ਤੂੰ ਕਿਉ ਇੰਨਾ ਕਿਉਂ ਤੜਫਦਾ ਵਾ ਤੂੰ ਮਾਂ ਬਾਪ ਨੂੰ ਤੜਫ ਕੇ ਤੜਫਦਾ ਕਿਵੇਂ ਪਹਿਲਾਂ ਬਾੜਾ ਜਿਆਦਾ ਦੁੱਖੀ ਸੀ ਇਹ

ਆ ਹੁਣ ਜੁਆਕਾਂ ਕਰਕੇ ਸੈੱਟ ਹੋ ਗਿਆ ਦੁਖੀ ਕਿਵੇਂ ਹੁੰਦਾ ਸੀ ਇਹ

ਮਤਲਬ ਜਿਵੇਂ ਇਨ੍ਹਾਂ ਦੇ ਘਰ ਦਾ ਮਾਹੌਲ ਸੀ ਮਾਹੌਲ ਦੇ ਵਿਚ ਇਹ ਰਿਹਾ ਨਹੀਂ

ਹਾਂ ਪੂਰਾ ਬਹੁਤ ਖੁੱਲੇ ਡੁੱਲੇ ਮਾਹੌਲ ਵਿਚੋਂ ਨਿਕਲ ਕੇ ਇਹ ਇਥੇ ਆ ਕੇ ਫਸ ਸੈੱਟ ਨੀ ਹੁੰਦਾ ਹੈਗਾ ਇਹ ਹੁਣ ਵਿਗੜ ਕੇ ਆਇਆ ਮਤਲਬ ਇਹ ਵਿਗੜ ਗਿਆ ਹੁਣ ਸੁਧਰ ਨਹੀਂ ਸਕਦਾ

ਜਮਾ ਜੀਰੋ ਜੀਰੋ ਤੇ ਨਹੀਂ ਵੀਰੇ ਬੰਦਾ ਮਾਈਨੱਸ ਵਿਚ ਆ ਮਾਈਨੱਸ ਵਿਚ ਮਾਈਨੱਸ ਵਿਚ ਵਗ ਗਿਆ ਇਹ

ਹਾਂ ਹਾਂ ਮਾਈਨੱਸ ਵਿਚ ਇਕ ਤੇ ਜੀਰੋ ਤੇ ਹੁੰਦਾ ਮਤਲਬ ਉਹ ਵੀ ਠੀਕ ਹੁੰਦਾ ਜਿਹੜਾ ਜੀਰੋ ਤੇ ਆ ਮਾਈਨੱਸ ਵਿਚ ਤੁਰਿਆਂ ਫਿਰਦਾ ਠੀਕ

ਇਕ ਹੁੰਦਾ ਘਟੀਆ ਇਕ ਹੁੰਦਾ ਬਹੁਤ ਘਟੀਆ

ਇਕ ਹੁੰਦਾ ਮੂਰਖ ਇਕ ਹੁੰਦਾ ਮਹਾ ਮੂਰਖ ਮਹਾ ਮੂਰਖ ਲਾ ਲਾ ਤੂੰ ਚੇ ਬਹੁਤ ਘਟੀਆ ਲਾ ਲਾ ਵੀਰੇ ਬੇਕਾਰ ਆ ਹਾਂ

ਮੈਂ ਨਾ ਵੈਸੇ ਤੈਨੂੰ ਸਹੀ ਗੱਲ ਦੱਸੀ ਆ ਨਾ ਨਾ ਆਪਾ ਕੀ ਲੈਣਾ ਉਹ ਤਾਂ ਮੈਂ ਤੇਰੀ ਗੱਲ ਦਾ ਲੈਣਾ ਉਦਾਂ ਠੀਕ ਆ

ਉਹ ਤਾਂ ਤੈਨੂੰ ਪਤਾ ਬਾਈ ਤਾਂ ਤੈਨੂੰ ਪਹਿਲਾਂ ਦੱਸ ਤਾਂ ਬਈ ਆਹ ਚੀਜਾਂ ਨੇ ਭਰਾਵਾਂ ਦੇਖ ਲਾ ਉਹ ਨਾ ਨਾਰਿਸ੍ਕ ਵੀ ਉਹ ਚੀਜ ਪਿੱਛੇ ਲਵਾਂਗੇ ਰਿਸ੍ਕ ਲਿਆ ਸੀ ਜਿਹਦੇ ਵਾਸਤੇ ਉਹ ਨਾਲ ਆ ਬਸ ਹੁਣ ਰਿਸ੍ਕ ਇਕ ਵਾਰ ਥੋੜਾ ਲਿਆ ਜਾਂਦਾ ਦਿਮਾਗ ਵਿਚ ਤਾਂ ਉਹ ਵੀ ਆ ਹਮ ਜਿੱਦਾ ਵੀ ਆ ਦਿਮਾਗ ਵਿਚ ਹੈ ਪਰ ਉਹ ਪਹਿਲਾਂ ਉਹ ਆਉਂਦਾ ਹੈ ਲੈ ਉਹਦੇ ਨਾਲ ਉਹਦੀ ਰੀਸ ਕੌਣ ਕਰ ਸਕਦਾ ਈ ਨਹੀ ਕਰ ਸਕਦਾ ਵੀਰੇ ਉਹਦੀ ਰੀਸ ਨੰਬਰ ਉਹਦੇ ਕੋਲ ਦੂਜਾ ਹੈਗਾ ਉਹ ਕਦੇ ਕਦੇ ਵੀ ਬੰਦ ਹੋ ਸਕਦਾ ਨੰਬਰ ਉਹਦਾ ਥੱਲੇ ਆ ਜਾਂਦਾ ਹੋਰ ਚੀਜ਼ਾਂ ਸਾਰੀਆਂ ਕੁਝ ਵੀ ਲਾ ਲਾ ਤੂੰ

ਮੈਂ ਲਿੰਕ ਭੇਜਦਾ ਰੱਬ ਚੰਗੀਆਂ ਕਿਤਾਬਾਂ ਵਿੱਚ ਹੈ। ਰੱਬ ਆਤਮਵਿਸ਼ਵਾਸ ਹੈ। ਰੱਬ ਤਰਕ ਨਾਲ ਸਫਰ ਕਰਦਾ ਹੈ। ਰੱਬ ਆਜਾਦ ਸੋਚ ਵਿੱਚ ਹੈ । ਰੱਬ ਕਰਮਕਾਂਡ ਤੋਂ ਮੁਕਤ ਹੈ।